ਅਜਿਹੀ ਹੀ ਇੱਕ ਬਹੁਤ ਪ੍ਰਭਾਵਸ਼ਾਲੀ ਕਹਾਣੀ ਹੈ ਪੂਸ ਕੀ ਰਾਤ ਇਸ ਕਹਾਣੀ ਵਿੱਚ ਇੱਕ ਗ਼ਰੀਬ ਕਿਸਾਨ ਦੇ ਜੀਵਨ ਦੀ ਵਿਡੰਬਣਾ ਦਾ ਸਜੀਵ ਚਿਤਰਣ ਵੇਖਣ ਨੂੰ ਮਿਲਿਆ ਆਪਣੀ ਫਸਲ ਨਸ਼ਟ ਹੋਣ ਤੋਂ ਬਾਅਦ ਵੀ ਹਲਦੂ ਕਿਸਾਨ ਇਸ ਲਈ ਖੁਸ਼ ਹੁੰਦਾ ਹੈ ਕਿਉਂਕਿ ਹੁਣ ਉਸ ਨੂੰ ਬੇਹੱਦ ਸਰਦੀ ਵਿੱਚ ਖੇਤ ਚ ਨਹੀਂ ਸੌਣਾ ਪਵੇਗਾ ਹਾਲਾਂਕਿ ਇਹ ਕਹਾਣੀਆਂ ਲਗਭਗ ਇੱਕ ਸਦੀ ਪਹਿਲਾਂ ਦੀਆਂ ਹਨ ਪਰ ਇਹ ਅੱਜ ਵੀ ਉਂਨੀਆਂ ਹੀ ਮਹੱਤਵਪੂਰਨ ਹਨ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੋਇਆ
ਹੁਣ ਜਦੋਂ ਪੜ੍ਹਨ ਦੀ ਗੱਲ ਹੋ ਰਹੀ ਹੈ ਤਾਂ ਕਿਸੇ ਮੀਡੀਆ ਵਿੱਚ ਮੈਂ ਕੇਰਲ ਦੀ ਅਕਸ਼ਰਾ ਲਾਇਬ੍ਰੇਰੀ ਦੇ ਬਾਰੇ ਪੜ੍ਹ ਰਿਹਾ ਸਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਲਾਇਬ੍ਰੇਰੀ ਇਡੁੱਕੀ ਇਦੁੱਕੀ ਦੇ ਸੰਘਣੇ ਜੰਗਲਾਂ ਵਿੱਚ ਵਸੇ ਇੱਕ ਪਿੰਡ ਵਿੱਚ ਹੈ ਉੱਥੋਂ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਪੀ
ਮੁਰਲੀਧਰਨ ਅਤੇ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਣ ਵਾਲੇ ਪੀ
ਚਿੰਨਾਥੰਪੀ ਇਨ੍ਹਾਂ ਦੋਹਾਂ ਨੇ ਇਸ ਲਾਇਬ੍ਰੇਰੀ ਲਈ ਅਣਥੱਕ ਮਿਹਨਤ ਕੀਤੀ ਹੈ ਇੱਕ ਸਮਾਂ ਅਜਿਹਾ ਵੀ ਰਿਹਾ ਜਦੋਂ ਗੱਠੜ ਵਿੱਚ ਬੰਨ੍ਹ ਕੇ ਅਤੇ ਪਿੱਠ ਤੇ ਲੱਦ ਕੇ ਇੱਥੇ ਪੁਸਤਕਾਂ ਲਿਆਂਦੀਆਂ ਗਈਆਂ ਅੱਜ ਇਹ ਲਾਇਬ੍ਰੇਰੀ ਆਦਿਵਾਸੀ ਬੱਚਿਆਂ ਤੋਂ ਇਲਾਵਾ ਹਰੇਕ ਨੂੰ ਇੱਕ ਨਵਾਂ ਰਾਹ ਵਿਖਾ ਰਹੀ ਹੈ
ਗੁਜਰਾਤ ਵਿੱਚ ਵਾਂਚੇ ਗੁਜਰਾਤ ਮੁਹਿੰਮ ਇੱਕ ਸਫਲ ਪ੍ਰਯੋਗ ਰਿਹਾ ਲੱਖਾਂ ਦੀ ਗਿਣਤੀ ਵਿੱਚ ਹਰ ਉਮਰ ਦੇ ਵਿਅਕਤੀ ਨੇ ਪੁਸਤਕਾਂ ਪੜ੍ਹਨ ਦੀ ਇਸ ਮੁਹਿੰਮ ਵਿੱਚ ਹਿੱਸਾ ਲਿਆ ਸੀ ਅੱਜ ਦੀ ਡਿਜੀਟਲ ਦੁਨੀਆ ਵਿੱਚ ਗੂਗਲ ਗੁਰੂ ਦੇ ਸਮੇਂ ਵਿੱਚ ਮੈਂ ਤੁਹਾਨੂੰ ਵੀ ਅਨੁਰੋਧ ਕਰਾਂਗਾ ਕਿ ਕੁਝ ਸਮਾਂ ਕੱਢ ਕੇ ਆਪਣੀ ਡੇਲੀ ਰਾਉਟਾਈਨ ਵਿੱਚ ਕਿਤਾਬ ਨੂੰ ਵੀ ਜ਼ਰੂਰ ਸ਼ਾਮਲ ਕਰੋ ਤੁਸੀਂ ਸੱਚ ਹੀ ਬਹੁਤ ਐਂਜੋਏ ਕਰੋਗੇ ਅਤੇ ਜਿਹੜੀ ਵੀ ਕਿਤਾਬ ਪੜ੍ਹੋ ਉਸ ਦੇ ਬਾਰੇ ਵਿੱਚ NarendraModiApp ਤੇ ਜ਼ਰੂਰ ਲਿਖੋ ਤਾਂ ਕਿ ਮਨ ਕੀ ਬਾਤ ਦੇ ਸਾਰੇ ਸਰੋਤੇ ਵੀ ਉਸ ਦੇ ਬਾਰੇ ਜਾਣ ਸਕਣ
ਮੇਰੇ ਪਿਆਰੇ ਦੇਸ਼ਵਾਸੀਓ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਦੇਸ਼ ਦੇ ਲੋਕ ਉਨ੍ਹਾਂ ਮੁੱਦਿਆਂ ਬਾਰੇ ਸੋਚ ਰਹੇ ਹਨ ਜੋ ਨਾ ਸਿਰਫ਼ ਵਰਤਮਾਨ ਸਗੋਂ ਭਵਿੱਖ ਦੇ ਲਈ ਵੀ ਵੱਡੀ ਚੁਣੌਤੀ ਹਨ ਮੈਂ NarendraModiApp ਅਤੇ ਮਾਈਗੋਵ ਤੇ ਤੁਹਾਡੇ ਕਮੈਂਟਸ ਪੜ੍ਹ ਰਿਹਾ ਸਾਂ ਅਤੇ ਮੈਂ ਵੇਖਿਆ ਕਿ ਪਾਣੀ ਦੀ ਸਮੱਸਿਆ ਬਾਰੇ ਕਈ ਲੋਕਾਂ ਨੇ ਬਹੁਤ ਕੁਝ ਲਿਖਿਆ ਹੈ ਬੇਲਗਾਵੀ ਬੇਲਾਗਾਵੀ ਦੇ ਪਵਨ ਗੌਰਾਈ ਭੁਵਨੇਸ਼ਵਰ ਦੇ ਸਿਤਾਂਸ਼ੂ ਮੋਹਨ ਪਰੀਦਾ ਇਸ ਦੇ ਇਲਾਵਾ ਯਸ਼ ਸ਼ਰਮਾ ਸ਼ਾਹਾਬ ਅਲਤਾਫ ਹੋਰ ਵੀ ਕਈ ਲੋਕਾਂ ਨੇ ਮੈਨੂੰ ਪਾਣੀ ਨਾਲ ਜੁੜੀਆਂ ਚੁਣੌਤੀਆਂ ਬਾਰੇ ਲਿਖਿਆ ਹੈ ਪਾਣੀ ਦਾ ਸਾਡੇ ਸੱਭਿਆਚਾਰ ਵਿੱਚ ਬਹੁਤ ਵੱਡਾ ਮਹੱਤਵ ਹੈ ਰਿਗਵੇਦ ਦੇ ਆਪ ਸੁਕਤਮ੍ आपः सुक्तम् ਵਿੱਚ ਪਾਣੀ ਦੇ ਬਾਰੇ ਕਿਹਾ ਗਿਆ ਹੈ
ਆਪੋ ਹਿਸ਼ਠਾ ਮਯੋ ਭੁਵ ਸਥਾ ਨ ਊਰਜੇ ਦਧਾਤਨ ਮਹੇ ਰਣਾਯ ਚਕਸ਼ਸੇ
ਸ਼ਿਵਤਮੋ ਰਸ ਤਸਯ ਭਾਜਯਤੇਹ ਨ ਉਸ਼ਤੀਰਿਵ ਮਾਤਰ
आपो हिष्ठा मयो भुवः स्था न ऊर्जे दधातन महे रणाय चक्षसे
यो वः शिवतमो रसः तस्य भाजयतेह नः उषतीरिव मातरः

ਅੱਜ ਮਨ ਕੀ ਬਾਤ ਕਾਰਜਕ੍ਰਮ ਵਿੱਚ ਮੈਂ ਤੁਹਾਨੂੰ ਇੱਕ ਸਰਪੰਚ ਦੀ ਗੱਲ ਸੁਣਾਉਣਾ ਚਾਹੁੰਦਾ ਹਾਂ ਸੁਣੋ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੇ ਕਟਕਮਸਾਂਡੀ ਬਲਾਕ ਦੀ ਲੂਪੁੰਗ ਪੰਚਾਇਤ ਦੇ ਸਰਪੰਚ ਨੇ ਸਾਨੂੰ ਕੀ ਸੰਦੇਸ਼ ਦਿੱਤਾ ਹੈ
ਮੇਰਾ ਨਾਂ ਦਲੀਪ ਕੁਮਾਰ ਰਵਿਦਾਸ ਹੈ ਪਾਣੀ ਬਚਾਉਣ ਦੇ ਲਈ ਜਦੋਂ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਚਿੱਠੀ ਲਿਖੀ ਤਾਂ ਸਾਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਚਿੱਠੀ ਲਿਖੀ ਹੈ ਜਦੋਂ ਅਸੀਂ 22 ਤਾਰੀਖ ਨੂੰ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਪ੍ਰਧਾਨ ਮੰਤਰੀ ਦੀ ਚਿੱਠੀ ਪੜ੍ਹ ਕੇ ਸੁਣਾਈ ਤਾਂ ਪਿੰਡ ਦੇ ਲੋਕ ਬਹੁਤ ਉਤਸ਼ਾਹਿਤ ਹੋਏ ਅਤੇ ਪਾਣੀ ਬਚਾਉਣ ਲਈ ਤਲਾਬ ਦੀ ਸਫਾਈ ਅਤੇ ਨਵਾਂ ਤਲਾਬ ਬਣਾਉਣ ਲਈ ਆਪਣੀਆਪਣੀ ਭਾਗੀਦਾਰੀ ਨਿਭਾਉਣ ਦੇ ਲਈ ਤਿਆਰ ਹੋ ਗਏ ਬਰਸਾਤ ਤੋਂ ਪਹਿਲਾਂ ਇਹ ਉਪਾਅ ਕਰਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਣੀ ਦੀ ਕਮੀ ਨਹੀਂ ਹੋਵੇਗੀ ਇਹ ਚੰਗਾ ਹੋਇਆ ਕਿ ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ ਠੀਕ ਸਮੇਂ ਤੇ ਸੁਚੇਤ ਕਰ ਦਿੱਤਾ

ਦੇਸ਼ਵਾਸੀਆਂ ਨੂੰ ਮੇਰਾ ਦੂਸਰਾ ਅਨੁਰੋਧ ਹੈ ਸਾਡੇ ਦੇਸ਼ ਵਿੱਚ ਪਾਣੀ ਦੀ ਸਾਂਭਸੰਭਾਲ਼ ਲਈ ਕਈ ਰਿਵਾਇਤੀ ਤੌਰਤਰੀਕੇ ਸਦੀਆਂ ਤੋਂ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ ਮੈਂ ਤੁਹਾਨੂੰ ਸਾਰਿਆਂ ਨੂੰ ਜਲ ਸੁਰੱਖਿਆ ਦੇ ਉਨ੍ਹਾਂ ਰਿਵਾਇਤੀ ਤਰੀਕਿਆਂ ਨੂੰ ਸ਼ੇਅਰ ਕਰਨ ਦਾ ਨਿਵੇਦਨ ਕਰਦਾ ਹਾਂ ਤੁਹਾਡੇ ਵਿੱਚੋਂ ਕਿਸੇ ਨੂੰ ਜੇਕਰ ਪੋਰਬੰਦਰ ਪੂਜਨੀਕ ਬਾਪੂ ਦੇ ਜਨਮ ਸਥਾਨ ਤੇ ਜਾਣ ਦਾ ਮੌਕਾ ਮਿਲਿਆ ਹੋਵੇਗਾ ਤਾਂ ਪੂਜਨੀਕ ਬਾਪੂ ਦੇ ਘਰ ਦੇ ਪਿੱਛੇ ਹੀ ਇੱਕ ਦੂਸਰਾ ਘਰ ਹੈ ਉੱਥੇ 200 ਸਾਲ ਪੁਰਾਣਾ ਪਾਣੀ ਦਾ ਟੈਂਕ ਵਾਟਰ ਸਟੋਰੇਜ ਟੈਂਕ ਹੈ ਅਤੇ ਅੱਜ ਵੀ ਉਸ ਵਿੱਚ ਪਾਣੀ ਹੈ ਅਤੇ ਬਰਸਾਤ ਦੇ ਪਾਣੀ ਨੂੰ ਰੋਕਣ ਦੀ ਵਿਵਸਥਾ ਹੈ ਤਾਂ ਮੈਂ ਹਮੇਸ਼ਾ ਕਹਿੰਦਾ ਸੀ ਕਿ ਜੋ ਵੀ ਕੀਰਤੀ ਮੰਦਿਰ ਜਾਏ ਉਹ ਉਸ ਪਾਣੀ ਦੇ ਟੈਂਕ ਨੂੰ ਜ਼ਰੂਰ ਵੇਖੇ ਅਜਿਹੇ ਕਈ ਪ੍ਰਕਾਰ ਦੇ ਪ੍ਰਯੋਗ ਹਰ ਜਗ੍ਹਾ ਹੋਣਗੇ
ਤੁਹਾਨੂੰ ਸਾਰਿਆਂ ਨੂੰ ਮੇਰਾ ਤੀਸਰਾ ਅਨੁਰੋਧ ਹੈ ਜਲ ਸੁਰੱਖਿਆ ਸੰਭਾਲ਼ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਵਿਅਕਤੀਆਂ ਦਾ ਸਵੈਸੇਵੀ ਸੰਸਥਾਵਾਂ ਦਾ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਹਰ ਕਿਸੇ ਦੀ ਉਨ੍ਹਾਂ ਦੀ ਜੋ ਜਾਣਕਾਰੀ ਹੋਵੇ ਉਸ ਨੂੰ ਤੁਸੀਂ ਸ਼ੇਅਰ ਕਰੋ ਤਾਂ ਕਿ ਇੱਕ ਬਹੁਤ ਹੀ ਵਿਲੱਖਣ ਪਾਣੀ ਦੇ ਲਈ ਸਮਰਪਿਤ ਪਾਣੀ ਦੇ ਲਈ ਸਰਗਰਮ ਸੰਗਠਨਾਂ ਦਾ ਵਿਅਕਤੀਆਂ ਦਾ ਇੱਕ ਡੇਟਾਬੇਸ ਬਣਾਇਆ ਜਾ ਸਕੇ ਆਓ ਅਸੀਂ ਜਲ ਸੁਰੱਖਿਆ ਸੰਭਾਲ਼ ਨਾਲ ਜੁੜੇ ਜ਼ਿਆਦਾ ਤੋਂ ਜ਼ਿਆਦਾ ਤਰੀਕਿਆਂ ਦੀ ਇੱਕ ਸੂਚੀ ਬਣਾ ਕੇ ਲੋਕਾਂ ਨੂੰ ਜਲ ਸੁਰੱਖਿਆ ਸੰਭਾਲ਼ ਲਈ ਪ੍ਰੇਰਿਤ ਕਰੀਏ ਤੁਸੀਂ ਸਾਰੇ Janshakti4Jalshakti ਹੈਸ਼ਟੈਗ ਦੀ ਵਰਤੋਂ ਕਰਕੇ ਆਪਣਾ ਕੰਟੈਂਟ ਸ਼ੇਅਰ ਕਰ ਸਕਦੇ ਹੋ

ਦੁਨੀਆ ਦੇ ਕਈ ਦੇਸ਼ਾਂ ਦੇ ਰਾਸ਼ਟਰਪਤੀਆਂ ਪ੍ਰਧਾਨ ਮੰਤਰੀਆਂ ਅਹਿਮ ਹਸਤੀਆਂ ਆਮ ਨਾਗਰਿਕਾਂ ਨੇ ਮੈਨੂੰ ਟਵਿਟਰ ਤੇ ਵਿਖਾਇਆ ਕਿ ਕਿਵੇਂ ਉਨ੍ਹਾਂ ਨੇ ਆਪਣੇਆਪਣੇ ਦੇਸ਼ਾਂ ਵਿੱਚ ਯੋਗ ਮਨਾਇਆ ਉਸ ਦਿਨ ਦੁਨੀਆ ਇੱਕ ਵੱਡੇ ਖੁਸ਼ਹਾਲ ਪਰਿਵਾਰ ਵਾਂਗ ਲਗ ਰਹੀ ਸੀ

ਮੇਰੇ ਪਿਆਰੇ ਦੇਸ਼ਵਾਸੀਓ ਸਾਡੀ ਇਹ ਯਾਤਰਾ ਅੱਜ ਸ਼ੁਰੂ ਹੋ ਰਹੀ ਹੈ ਨਵੇਂ ਭਾਵ ਨਵਾਂ ਅਹਿਸਾਸ ਨਵਾਂ ਸੰਕਲਪ ਨਵੀਂ ਸਮਰੱਥਾ ਪਰ ਹਾਂ ਮੈਂ ਤੁਹਾਡੇ ਸੁਝਾਵਾਂ ਦੀ ਉਡੀਕ ਕਰਦਾ ਰਹਾਂਗਾ ਤੁਹਾਡੇ ਵਿਚਾਰਾਂ ਨਾਲ ਜੁੜਨਾ ਮੇਰੇ ਲਈ ਇੱਕ ਬਹੁਤ ਵੱਡੀ ਮਹੱਤਵਪੂਰਨ ਯਾਤਰਾ ਹੈ ਮਨ ਕੀ ਬਾਤ ਤਾਂ ਸਾਧਨ ਹੈ ਆਓ ਅਸੀਂ ਮਿਲਦੇ ਰਹੀਏ ਗੱਲਾਂ ਕਰਦੇ ਰਹੀਏ ਤੁਹਾਡੇ ਭਾਵਾਂ ਨੂੰ ਸੁਣਦਾ ਰਹਾਂ ਸਹੇਜਦਾ ਰਹਾਂ ਸਮਝਦਾ ਰਹਾਂ ਕਦੇਕਦੇ ਉਨ੍ਹਾਂ ਭਾਵਾਂ ਨੂੰ ਜਿਊਣ ਦੀ ਕੋਸ਼ਿਸ਼ ਕਰਦਾ ਰਹਾਂ ਤੁਹਾਡਾ ਅਸ਼ੀਰਵਾਦ ਬਣਿਆ ਰਹੇ ਤੁਸੀਂ ਹੀ ਮੇਰੀ ਪ੍ਰੇਰਣਾ ਹੋ ਤੁਸੀਂ ਹੀ ਮੇਰੀ ਊਰਜਾ ਹੋ ਆਓ ਮਿਲ ਬੈਠ ਕੇ ਮਨ ਕੀ ਬਾਤ ਦਾ ਮਜ਼ਾ ਲੈਂਦਿਆਂਲੈਂਦਿਆਂ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦੇ ਰਹੀਏ ਫਿਰ ਇੱਕ ਵਾਰੀ ਅਗਲੇ ਮਹੀਨੇ ਮਨ ਕੀ ਬਾਤ ਲਈ ਫਿਰ ਮਿਲਾਂਗੇ ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ
ਨਮਸਕਾਰ